ਆਪਾਂ ਤਾਂ ਨੀ ਇਹ ਕੁੱਝ ਕਰ ਸਕਦੇ ਪਰ ਇਹ

ਹਮ ਪਰ

ਦੇਖਣ ਲੱਗ ਜਾਈਏ ਕਈ ਵਾਰੀ ਆਪਣੇ ਦਿਮਾਗ ਵਿੱਚ ਉਸੇ ਤਰ੍ਹਾਂ ਦੇ ਖਿਆਲ

ਆਪਾਂ ਕੋਈ ਕਿਸੇ ਵੀ ਮਾਹੋਲ ਚ ਆਪਾਂ ਰਹੀਏ ਤੇ ਆਪਾਂ ਨੂੰ ਦੇ ਜੋ ਵੀ ਆਪਾਂ ਦੇਖੀਏ ਤੇ ਆਪਾਂ ਦਿਮਾਗ ਫਿਰ automatic ਹੀ ਉੱਧਰ ਨੂੰ ਚਲੀ ਜਾਣ ਲੱਗ ਜਾਂਦਾ ਐ

ਵੀ ਜਿਹੜਾ

ਜਿਹੜਾ ਉਹਦਾ ਆਟੋ ਦਾ brother ਐ

ਮਤਲਬ ਕੀ ਉਹਨਾ ਦਾ ਖੁਦ ਦਾ business ਏ ਅੱਛਾ ਤੇ ਆਟੋ ਕੀ ਕੰਮ ਕਰਦਾ ਏ ਉਹ ਮਤਲਬ ਇਹ ਗਾਇਕ ਏ ਉਹ ਅਹ

ਘੱਟ interest ਏ ਉਹਨੂੰ ਉਹਨੇ ਸਿਰਫ

ਮੈਂ ਦੇਖਿਆ ਸੀ ਜਿਸ ਦਿਨ ਇਮਲੀ ਇਮਲੀ ਉਹ stage ਤੇ ਉਹ ਆਪ

ਨੀ ਹੈਗਾ ਤੇ ਉਹਦੀ ਜਗ੍ਹਾ ਤੇ ਇਮਲੀ ਪਹੁੰਚ ਗਈ ਸੀਗੀ ਤਾਂ ਉੱਥੇ

ਇਮਲੀ ਨੂੰ ਕਾਫੀ ਲੋਕਾ ਨੇ ਮਤਲਬ ਕੀ ਉੱਥੇ ਈ

ਉਹ ਦਿਖਾਣਾ ਚਾਹੁੰਦੀ ਸੀ ਕੀ ਮੈਂ ਹੀ ਆਟੋ ਆ ਪਰ ਉਹ

public ਨੂੰ ਪਤਾ ਲੱਗਿਆ ਕੀ ਜੇ ਆਟੋ

ਤਾਂ public ਨੇ ਕਾਫੀ ਜਿਆਦਾ ਮਤਲਬ ਕੀ ਰੋਸ ਪ੍ਰਗਟ ਕੀਤਾ ਸੀਗਾ ਉਹਦੇ ਖਿਲਾਫ਼ ਤੇ ਇੰਨੇ ਚ ਫੇਰ ਆਟੋ ਆ ਗਿਆ ਸੀ ਪਹੁੰਚ ਗਿਆ ਸੀ ਉੱਥੇ ਇਮਲੀ ਦੀ ਮਦਦ

ਹਾਂਜੀ ਉਸ time ਚੀਲੀ ਨੂੰ ਉਸ time ਚਿਰੀ ਵੀ ਉੱਥੇ ਈ ਪਹੁੰਚੀ ਸੀ ਚੀਲੀ ਨੂੰ ਇਹ ਸੀਗਾ ਕੀ ਉੱਥੇ ਹੁਣ ਮਤਲਬ ਕੀ ਇੱਦਾਂ ਦਾ ਕੁੱਝ ਵੀ ਨੀ ਸੀ ਹੋਣਾ ਸਭ ਕੁੱਝ ਚਿਰੀ ਨੇ ਕਰਵਾਇਆ ਸੀਗਾ ਚੀਲੀ

ਚਾਉਂਦੀ ਸੀਗੀ ਉਹਦੀ ਬੇਸਤੀ ਹੋਵੇ ਉੱਥੇ stage ਤੇ

ਵੀ ਚੀਲੀ ਦਾ ਹੱਥ ਸੀ ਆਟੋ ਦੇ ਘਰ ਰੋਕਣ ਰੁਕਣ ਦਾ ਵੀ ਚੀਲੀ ਦਾ ਈ ਹੱਥ ਸੀ

ਤੇ ਜਿਹੜੀ ਉਹਨੇ ਆਪਣੇ ਘਰ ਚ ਅੱਗ ਲਗਾਈ ਏ ਉਹ ਖੁਦ ਚੀਲੀ ਨੇ ਆਪ ਲਾਈ ਏ ਤਾਂ ਕਰਕੇ ਤਾਂ ਕਿ ਸਾਨੂੰ ਆਟੋ ਦੇ ਘਰ ਰਹਿਣ ਲਈ ਜਗ੍ਹਾ ਮਿਲੇ

ਆਟੋ ਨੂੰ ਆਪਣੇ ਕਰੀਬ ਲੈ ਕੇ ਆਊਗੀ or ਆਟੋ ਮੇਰਾ

ਠੀਕ ਏ ਠੀਕ ਏ ਮਤਲਬ ਕੀ ਤੂੰ ਉਹ

ਕੋਸ਼ਿਸ਼ ਕਰ ਰਹੀ ਏ ਕੀ ਮੇਰਾ ਅਜੇ ਵੀ ਮੇਰਾ ਬਣ ਜਵੇ

ਪਰ ਹੁਣ ਇੱਦਾਂ ਦਾ ਕੁੱਝ ਨੀ ਹੋਣਾ ਹੈਗਾ ਕਿਉਂਕਿ ਹੁਣ ਉਹ ਖੁਦ ਹੀ ਹੁਣ ਇਮਲੀ ਨੂੰ ਪਿਆਰ ਕਰਨ ਲੱਗ ਗਿਆ ਕਈ ਵਾਰੀ ਇੱਦਾਂ ਦਾ ਕਹਾਣੀ ਮੋੜ ਲੈ ਵੀ ਆਉਂਦੀ ਏ ਕੇ ਕੋਈ ਨਾ ਕੋਈ ਇੱਦਾਂ ਦਾ ਬਣ ਜਾਂਦਾ ਹੈ ਕੇ ਫੇਰ ਫੇਰ ਦੁਬਾਰਾ ਆਟੋ ਉਹਦੇ ਵੱਲ ਕੀ ਚੀਲੀ ਵੱਲ ਨੂੰ ਖਿਚਿਆ ਚਲਿਆ ਜਾਏ ਫੇਰ ਉਸ ਤੇ ਉਸ ਤੇ ਸਮੇ ਤੇ ਫੇਰ ਇਮਲੀ ਨੂੰ ਕਾਫੀ ਦੁੱਖ ਲੱਗੇਗਾ ਨਹੀਂ ਜੀ ਹੁਣ ਇਹਦੇ ਵਿਚ ਇੱਦਾਂ ਦਾ ਕੁੱਝ ਨਹੀਂ ਹੋਣਾ ਇਮਲੀ ਦੇ ਹੋਣ ਤੱਕ

ਤੁਹਾਨੂੰ ਇੱਦਾਂ ਵਿਸ਼ਵਾਸ਼ ਹੈਗਾ ਕੀ ਆਟੋ ਨਹੀਂ ਜਾਏਗਾ ਉਸ ਪਾਸੇ ਨੂੰ ਦੁਬਾਰਾ ਨਹੀਂ ਜਾ ਸਕਦਾ ਹੁਣ ਤਾਂ ਆਟੋ ਇਮਲੀ ਦਾ ਹੀ ਬਣੁਗਾ ਜੋ ਮਰਜੀ ਹੋਜੇ

ਮੈਨੂੰ ਨੀ ਵਿਸ਼ਵਾਸ਼ ਹੈ ਇਹ ਇਹ ਜੋ ਮਤਲਬ ਕੇ ਮੈਨੂੰ ਨੀ ਇਸ ਚੀਜ਼ ਦਾ ਵਿਸਵਾਸ਼ ਹੈਗਾ ਕਿਉਂਕਿ ਇੱਦਾਂ ਹੁੰਦਾ ਏ ਤਕਰੀਬਨ ਕੀ ਜਦੋਂ ਕੀ ਕਿਸੇ ਤੇ ਪੂਰਾ ਵਿਸ਼ਵਾਸ਼ ਕੀਤਾ ਜਾਵੇ ਫੇਰ ਪੂਰਾ ਪਿਆਰ ਕਰਨ ਲੱਗ ਜਾਂਦਾ ਤੇ ਉਹਦੀ life ਦੇ ਵਿੱਚ ਕੋਈ ਨਾ ਕੋਈ ਫੇਰ ਕੋਈ ਨਾ ਕੋਈ ਇੱਦਾਂ ਦਾ ਮੋੜ ਆ ਜਾਂਦਾ ਕੀ ਉਨੂੰ ਰੋਣਾ ਪੈ ਜਾਂਦਾ

ਗੱਲ ਤਾਂ ਇਹ ਏ ਗੱਲ ਤਾਂ ਇਹ ਏ ਨਾ ਮਤਲਬ ਕੀ ਜਿਸ ਹਿਸਾਬ ਨਾਲ serial ਚੱਲਦਾ ਦੇਖਣ ਨੂੰ ਤਾਂ ਇਹੀ ਲੱਗਦਾ ਪਿਆ ਬੀ ਆਟੋ or ਇਮਲੀ ਇੱਕ ਹੋਣਗੇ ਪਰ ਜਿਸ ਹਿਸਾਬ ਨਾਲ ਹੁਣ ਇਮਲੀ ਆਟੋ ਤੇ ਝੂਠ ਬੋਲਦੀ ਏ ਹੁਣ ਇਹ ਨੀ ਗੱਲ ਇਹ ਨੀ ਆਪਾਂ ਕਹਿ ਸਕਦੇ ਕੀ ਸ਼ਾਇਦ ਆਟੋ ਨੂੰ ਇਸ ਗੱਲ ਦਾ ਬੁਰਾ ਲੱਗੇ

ਕਿਸੇ ਦੇ ਦਿਮਾਗ ਵਿਚ ਜਹਿਰ ਘੋਲਣਾ ਚਾਉਂਦਾ ਏ ਉਹ ਕੁੱਝ ਵੀ ਕਰ ਸਕਦਾ ਕੁੱਝ ਵੀ

ਤੇ ਫੇਰ ਉਹ ਤੇ ਮੋੜ ਹੁਣ ਕਹਾਣੀ ਦਾ ਕਦੋਂ ਕੋਈ ਕਿਹੜਾ ਮੋੜ ਆ ਜਾਵੇ ਕੋਈ ਪਤਾ ਨੀਂ ਹੈਗਾ ਕਿਸੇ ਨੂੰ ਵੀ

ਪਰ ਹੁਣ ਦੇਖੋ ਕੀ ਹੁਣ ਇਹਦੇ ਵਿਚ ਨਵਾ ਮੋੜ ਕਿਹੜਾ ਆਉਂਦਾ ਵੀ ਚੀਲੀ

ਇੱਕ ਹੁੰਦੇ ਏ ਜਾਂ ਇਮਲੀ or ਆਟੋ ਇੱਕ ਹੁੰਦੇ ਏ ਪਰ ਮੈਨੂੰ ਜਿਸ ਹਿਸਾਬ ਨਾਲ ਇਸ ਨਾਟਕ ਦੇ ਵਿੱਚ ਸਚਾਈ ਪਤਾ ਲੱਗ ਰਹੀ ਹੈ ਵੀ ਹੁਣ ਤਾਂ ਇਮਲੀ ਤੇ ਆਟੋ ਇੱਕ ਹੋਣਗੇ ਕਿਉਂਕਿ ਚਿਲੀ ਨੇ ਹੁਣ ਤੱਕ ਸਿਰਫ ਝੂਠ ਦਾ ਹੀ ਸਾਥ ਲਿਆ ਉਹਨੇ ਝੂਠ ਬੋਲ ਬੋਲ ਕੇ ਖੁਦ ਆਪਣੀ ਕਿੰਨੇ ਵਧੀਆ ਘਰ ਚ ਉਹਦਾ ਵਿਆਹ ਤਹਿ ਹੋਇਆ ਸੀ ਵੀ ਉਹਨੇ ਆਪਣੀ ਸ਼ਾਦੀ ਉੱਥੋ ਵੀ ਤੁੜਵਾ ਲੀ ਅੱਛਾ ਚਿਲੀ ਦਾ ਮਤਲਬ ਕੀ ਪਹਿਲਾਂ ਰਿਸ਼ਤਾ ਹੋਇਆ ਹੋਇਆ ਸੀਗਾ

ਹਾਂ ਹੁਣ ਸਭ ਕੁੱਝ ਹੋ ਗਿਆ ਸਾਰੀਆਂ ਰਸਮਾਂ ਹੋ ਗਈਆਂ ਪਰ ਵਿਆਹ ਦੇ end ਚ ਮੋੜ ਤੇ ਜਦੋਂ ਫੇਰੇਆਂ ਦੀ ਵਾਰੀ ਆਉਣ ਲੱਗੀ ਉਸ time ਉਹਨੇ ਜਵਾਬ ਦੇਤਾ

ਵੀ ਜਿਹੜਾ ਕੁੱਝ serial ਚ ਆਪਾਂ ਦੇਖਦੇ ਆ ਆਪਾਂ real life ਚ ਤਾਂ ਨਹੀਂ ਕਰ ਸਕਦੇ ਨਹੀਂ real life

ਆਪਾਂ ਸੋਚ ਇਹ ਦੇਖਦੇ ਆ ਕੇ ਚਲੋ ਕੋਈ ਗੱਲ ਨੀ ਜੋ ਹੋ ਗਿਆ ਸੋ ਆਪਾਂ ਹੁਣ ਆਪਾਂ ਤੇ ਛੱਡ ਦਿੰਨੇ ਆ

ਇਹ ਜੋ ਜਿਹੜੀ serial life ਏ ਇਹ ਹਲਾਤਾ ਤੇ ਇਹ ਤਾਂ ਬੱਸ ਇਕ ਅੱਗੇ ਤੇ ਅੱਗੇ ਚਾਲ ਚੱਲਦੀ ਏ

ਇਹ ਤਾਂ ਸਿਰਫ famous ਹੋਣ ਲੈ ਆਪਣਾ business ਤੋਰਿਆ ਹੋਇਆ ਪਰ ਆਪਾਂ ਉਹ real life ਚ ਨੀਂ ਕੇ ਸਕਦੇ

ਇਹ ਤੇ ਫੇਰ ਹੁਣ ਚਿਰੀ ਉਹ ਅਹ ਆਟੋ ਤੇ ਮਤਲਬ ਕੀ ਉਹ ਖੁਸ਼ ਨੇ ਬਿਲਕੁਲ ਹਜੇ ਇਸ time ਤੇ ਹਾਂਜੀ ਇਮਲੀ ਤੇ ਆਟੋ ਤਾਂ ਬਹੁਤ ਖੁਸ਼ ਨੇ ਦੋਨੇ

ਇਮਲੀ ਦੀ dress ਦਾ ਕੇ ਕੀ dress ਕਿਹੜੀ ਪਾਂਦੀ ਏ ਇਮਲੀ dress ਕਿਸ ਤਰ੍ਹਾਂ ਦੀ ਪਸੰਦ ਕਰਦੀ ਏ serial ਚ ਇਮਲੀ ਨੂੰ ਸਾੜੀ ਪਸੰਦ ਏ ਮਤਲਬ ਕੀ ਉਹਦਾ ਜਿਹੜੀ ਉਹਦੀ ਮਾਂ ਦਾ ਘਰੇਲੂ ਪਹਿਰਾਵਾ ਸੀਗਾ ਉਹਨੇ ਆਪਣੀ ਮਾਂ ਦਾ ਪਹਿਰਾਵਾ ਵੀ ਬਹੁਤ like ਏ ਉਹਨੂੰ ਮਤਲਬ ਕੀ

ਪਹਿਰਾਵੇ ਤੇ ਵਿਚ ਈ ਉਹਦੀ ਭੈਣ ਨੇ ਉਹਦੀ ਬੇਸਤੀ ਕੀਤੀ ਸੀ

middle class ਲੜਕੀ ਕਹਿ ਸਕਦੇ ਆ ਸਾੜੀ ਪਾਂਦੀ ਏ ਪਰ ਉਹ ਆਪਣੀ ਮਾਂ ਨੂੰ ਪਿਆਰ ਕਰਕੇ ਕੇ ਆਪਣੀ ਮਾਂ ਦਾ ਪਿਹਰਾਵਾ ਪਾ ਕੇ ਰੱਖਣਾ ਚਾਉਂਦੀ ਏ ਹਾਂਜੀ ਕਿਉਂਕਿ ਜਿਹੜੀ ਉਹਦੀ ਮਾਂ ਸੀ ਉਹਨੂੰ miss shaira ਦੇ ਨਾ ਤੇ ਜਾਣੀਆਂ ਜਾਂਦਾ ਸੀਗਾ ਉਹ ਕਹਾਣੀਆਂ ਲਿੱਖਦੀ ਸੀ

ਹਾਂਜੀ ਫੇਰ ਕਿਆ ਕਹਿਨੇ ਆ ਉਹੀ ਕਹਾਣੀ ਉਹਦੀ ਬੇਟੀ ਲਿੱਖਣ ਲੱਗਗੀ ਜਿਹਦਾ ਨਾ ਇਮਲੀ ਆ

ਨੂੰ ਜਿਸ ਆਟੋ ਨੂੰ starting ਤੋਂ ਪਿਆਰ ਸਿਰਫ miss ਸ਼ਹਿਰਾ ਨਾਲ ਹੀ ਹੋਇਆ ਸੀਗਾ

ਹਾਂਜੀ ਉਹਦੀ ਭੈਣ ਨੇ ਉਹਦਾ ਨਜਾਇਜ ਫਾਇਦਾ ਉਠਾਇਆ ਜਾਨੀ ਕੀ ਚੀਲੀ ਨੇ

ਲਿੱਖਦੀ ਏ ਉਹ ਮੈਂ ਲਿੱਖਦੀ ਆ ਇਹ ਸਚਾਈ ਨਹੀਂ ਦਸੀ ਹੈਗੀ ਵੀ ਉਹ ਕਹਾਣੀ ਮਤਲਬ ਮੇਰੀ ਭੈਣ ਇਮਲੀ ਲਿੱਖਦੀ ਏ

ਪਰ ਜਦੋਂ ਆਟੋ ਨੂੰ ਇਸ ਗਲ ਦੀ ਸਚਾਈ ਪਤਾ ਲੱਗੀ ਫੇਰ ਉਸ time ਤੇ ਹੀ ਆਟੋ ਨੇ ਇਮਲੀ ਨਾਲ ਜਦੋਂ ਕਿ ਲਗਾਵ ਹੋਣ ਲੱਗਿਆ or ਚੀਲੀ ਨਾਲ ਨਫਰਤ start ਹੋ ਗਈ

ਹਾਂਜੀ ਇਹਨਾ ਦੇ ਇੱਥੇ ਤੇ ਆ ਕੇ ਜਾ ਰਹੀ ਏ ਅਣਬਣ ਚਲੀ ਜੇ

ਚੀਲੀ ਇਹ ਚੀਲੀ ਦਾ ਤਾਂ ਇਹ ਇਸ ਮਤਲਬ ਕੀ ਚੀਲੀ ਦਾ ਹਰ ਵਾਰੀ ਦਿਲ ਟੁੱਟ ਜਾਂਦਾ ਹੋਏਗਾ ਜਦੋਂ ਇਸ ਤਰਾਂ ਦੀ ਹਰਕਤਾਂ ਕਰਕੇ ਉਹ ਪਿਛੇ ਹੋ ਜਾਂਦੀ ਏ ਫੇਰ ਪਰ ਉਹ ਦੇਖੋ ਜੀ ਕਿਆ ਕਹਿੰਦੇ ਏ ਚਲੋ ਠੀਕ ਏ serial ਏ ਜੇ real life ਚ ਬੰਦੇ ਨੂੰ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤੀਜੀ ਵਾਰੀ ਤਾਂ ਹਰੇਕ ਨੂੰ ਸਮਝ ਆ ਹੀ ਜਾਂਦੀ ਏ

ਪਰ ਉਹ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਉਂਦੀ ਹੈਗੀ ਤੇ ਫੇਰ ਉਹੀ ਕੰਮ ਕਰ ਦੇਂਦੀ ਏ ਤੇ ਫੇਰ ਬਾਅਦ ਵਿੱਚ ਫੇਰ ਰੋਂਦੀ

ਵੀ ਹੋਏਗੀ ਰੋਂਦੀ ਵੀ ਹਏਗੀ ਕੀ ਮੇਰੇ ਨਾਲ ਇੱਦਾਂ

ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹਨੂੰ ਏ ਏ ਵੀ ਮੈਂ ਜੋ ਵੀ ਕੀਤਾ ਮੈਂ ਸਹੀ ਸੀ ਬਾਕੀ ਸਾਰੇ ਗਲਤ ਨੇ ਅੱਛਾ ਉਹ ਪਛਤਾਵਾ ਵੀ ਨਹੀਂ ਕਰਦੀ ਹੈਗੀ ਕੀ ਮੈਨੂੰ ਮੈਂ

ਉਹਨੇ ਦੇਖੋ ਜੀ ਆਪਣੀ ਸ਼ਾਦੀ ਤੁੜਵਾਉਣ ਦੇ ਚੱਕਰ ਚ ਮੈਂ ਆਟੋ ਦੀ ਹੋ ਜਾਵਾ ਉਹਨੇ ਇਡੀ ਦੁਰ ਤੇ ਮਤਲਬ ਕੀ ਜੰਗਲੇ ਕੋਲ ਜਿੱਥੇ ਛਾਲ ਮਾਰੀ ਅੱਛਾ ਉਹਨੇ ਇਹ ਵੀ ਨੀ

ਨੀ ਮਤਲਬ ਕੀ ਇੱਕ acting ਕੀਤੀ ਏ acting ਦੇ ਵਿੱਚ ਸਾਥ ਦਿੱਤਾ ਉਹਦੀ ਨਾਨੀ ਜੀ ਨੇ

ਹਾਂਜੀ ਦੇਖੋ ਤੁਸੀਂ ਹੁਣ ਜਿਹੜਾ ਇਨਸਾਨ ਇੰਨਾ ਗਿਰ ਸਕਦਾ ਉਹ ਕੁੱਝ ਵੀ ਕਰ ਸਕਦਾ ਉਹ ਕੁੱਝ ਵੀ ਕਰ ਸਕਦਾ ਪਰ ਉਹਨੂੰ ਫਿਰ ਕਿਸ ਗੱਲ ਦੀ ਇਸ ਚੀਜ਼ ਤੇ ਪਛਤਾਵਾ ਵੀ ਕੋਈ ਨਹੀਂ ਹੈ

ਫੇਰ ਫੇਰ ਤਾਂ ਇਹ ਫੇਰ ਤਾਂ ਫੇਰ ਉਹੀ ਇਮਲੀ ਹੀ ਸਹੀ ਹੋਈਗੀ ਚਿਰੀ ਤਾਂ ਫੇਰ ਬਿਲਕੁਲ ਈ ਗਲਤ ਏ ਦੇਖੋ ਜਿਹੜੇ ਇਨਸਾਨ ਨਾਲ ਇੰਨਾ ਕੁੱਝ ਗਲਤ ਕੀਤਾ ਏ ਇਮਲੀ ਨਾਲ ਇਮਲੀ ਫੇਰ ਵੀ ਆਪਣੀ ਭੈਣ ਦੀ ਹਰੇਕ ਗੱਲ ਚ support ਕਰਦੀ ਏ ਪਰ ਚਿਲੀ ਬਿਲਕੁਲ ਵੀ ਚਿਰੀ ਖੁਦ ਈ ਆਪਣੀ ਭੈਣ ਦੀ ਦੁਸ਼ਮਣ ਬਣੀ ਹੋਈ ਏ real ਮਤਲਬ ਕੀ ਅਹ ਚੀਰੀ or ਇਮਲੀ ਦੋਨੋ ਸਕੀਆਂ ਭੈਣਾ ਨੇ

ਅੱਛਾ ਤੇ ਫੇਰ ਉਹਦੀ ਮੰਮੀ ਪਾਪਾ ਜੋ ਉਹਦੇ ਇਮਲੀ ਦੇ ਹੁਣ ing

ਉਹਨਾ ਨੂੰ ਵੀ ਤਾਂ ਪਤਾ ਈ ਹੋਏਗਾ ਕੀ ਚੀਰੀ ਇੰਨੀਆਂ ਚਾਲਾ ਖੇਡ ਰਹੀ ਹੈ ਇਮਲੀ ਦੇ ਨਾਲ ਮਤਲਬ ਕੀ ਉਹਨਾ ਦੇ ਮੰਮੀ ਪਾਪਾ ਦੋਨਾ ਦੇ ਈ ਨਹੀਂ ਹੈਗੇ ਠੀਕ ਏ

ਤੇ ਹੁਣ ਚੀਰੀ ਦਾ ਮਤਲਬ ਕੀ ਚੀਰੀ ਤਾਂ ਫੇਰ ਮਤਲਬ ਕੀ ਚੀਰੀ ਤਾਂ ਦੇਖਦੀ ਰਹਿ ਜੁਗੀ ਮਤਲਬ ਜਿੱਦਾਂ ਇੱਦਾਂ ਏ ਕੀ ਚੀਰੀ ਤਾਂ ਦੇਖਦੀ ਓ ਰਹਿ ਜੁਗੀ ਜਦੋਂ